ਇਸ ਪਿੱਚਰ ਵਿੱਚ ਜਿਹੜਾ ਵਿਊ ਨਜਰ ਆ ਰਿਹਾ ਤੁਸੀਂ ਦੇਖ ਸਕਦੇ ਹ ਵੀ ਸਕੂਲ ਦਾ ਵਿਊ ਹੈਗਾ ਆ ਤੇ ਬੱਚੇ ਬੈਠੇ ਹੋਏ ਪ੍ਰੋਜੈਕਟ ਤਿਆਰ ਕਰ ਰਹੇ ਆ।

ਤੇ ਸਕੂਲ ਲੱਗਣ ਦਾ ਟੈਮ ਹੋ ਗਿਆ ਯਾ ਤੇ ਅੰਦਰ ਟੀਚਰ ਵਗੈਰਾ ਵੀ ਖੜੇ ਆ ਉੱਥੇ ਦਾ ਮਾਹੌਲ ਬੋਹੁਤ ਵਧੀਆ ਹੈਗਾ ਯਾ ਬੋਹੁਤ ਹੀ ਵਧੀਆ ਵਾਤਾਵਰਣ ਏ ਆ।

ਬੋਰਿਆਂ ਦੇ ਵਿੱਚ ਸਮਾਨ ਭਰਿਆ ਹੋਇਆ ਵਾ ਤੇ ਦੇਖ ਸਕਦੇ ਆਂ ਇੱਕ ਗੱਡੀ ਖੜੀ ਹੋਈ ਬੁਲੈਰੋ ਵਾਈਟ ਕਲਰ ਦੀ ਬਹੁਤ ਹੀ ਵੜੀਆ ਮਾਹੌਲ ਹੈਗਾ ਏ ਆ ਪੇੜ ਪੌਦੇ ਲੱਗੇ ਹੋਏ ਆ।

ਤੇ ਇਸ ਪਿੱਚਰ ਵਿੱਚ ਜਿਹੜਾ ਵੀਊ ਨਜ਼ਰ ਆ ਰਿਹਾ ਐ ਤੁਸੀਂ ਦੇਖ ਸਕਦੇ ਹੋ ਇੱਕ ਇਲੈਕਟਰੀਕਲ ਸ਼ੋਪ ਦਾ ਵਿਊ ਨਜ਼ਰ ਆ ਰਿਹਾ ਐ।

ਸ਼ੋਪ ਦਾ ਨਾਮ ਹੈਗਾ ਸ਼ਰਮਾ ਇਲੈਕਟਰੀਕਲ ਤੇ ਇਥੇ ਤੁਸੀਂ ਰਿਪੇਅਰ ਵਗੈਰਾ ਵੀ ਕਰਾ ਸਕਦੇ ਹ ਜਿਵੇਂ ਲਿਖਿਆ ਹੋਇਆ ਰਿਪੇਅਰਿੰਗ ਵਾਟਰ ਫਿਲਟਰ ਸਰਵਿਸ ਪੈਨਲ ਬੋਰਡ ।

ਬਲੌਕ ਪੰਪ ਅਦਰ ਇਲੈਕਟਰੀਕਲ ਇੱਥੇ ਰਿਪੇਅਰ ਵੀ ਕੀਤਾ ਜਾਂਦਾ ਸਮਾਨ ਤੇ ਮਿਲਦਾ ਵੀ ਆ।

ਤੇ ਇਸ ਪਿੱਚਰ ਵਿੱਚ ਤੁਸੀਂ ਦੇਖ ਸਕਦੇ ਔ ਜਿਹੜਾ ਵਿਊ ਨਜਰ ਆ ਰਿਹਾ ਐ ਮੋਤੀਆਂ ਦਾ ਵਿਊ ਨਜਰ ਆ ਰਿਹਾ।

ਤੇ ਕੁਝ ਲੇਡੀਜ਼ ਦੀ ਮੂਰਤੀਆਂ ਬਣਾਈਆਂ ਵਾਂ ਕੁਝ ਜੇ ਕੁਝ ਜੇਂਟਸ ਦੀਆਂ ਬਣਾਈਆਂ ਬੋਹੁਤ ਹੀ ਵਧੀਆ ਤਰੀਕੇ ਨਾਲ ਬਣਾਈਆਂ ਵਾਂ।

ਦੇਖ ਸਕਦੇ ਆ ਬੱਦਲ ਵਗੈਰਾ ਵੀ ਛਾਏ ਹੋਏ ਆ ਕਾਲੇ ਰੰਗ ਦੇ ਬੱਦਲ ਹੋਏ ਹੋਏ ਆ।

ਇਸ ਪਿੱਚਰ ਵਿੱਚ ਤੁਸੀਂ ਦੇਖ ਸਕਦੇ ਔ ਜਿਹੜਾ ਵਿਊ ਹੈਗਾ ਏ ਆ ਹੌਸਪੀਟਲ ਦਾ ਵਿਊ ਹੈਗਾ ਏ ਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਏ ਆ ਤੁਸੀ ਦੇਖ ਸਕਦੇ ਆ ਹੌਸਪੀਟਲ ਦਾ ਵਿਊ ਹੈਗਾ ਏ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਚੱਲ ਰਿਹਾ ਵਿਊ ਹੈਗਾ ਆ ਇੱਕ ਮੈਰਿਜ ਦਾ ਦੇਖ ਸਕਦੇ ਆਂ ਵੀ।

ਤੇ ਏੱਥੇ ਇਨਸ਼ੋਰੇਂਸ ਵੀ ਕੀਤੀ ਜਾਂਦੀ ਹੈ ਏੱਥੇ ਕਾਰ ਸਕੂਟਰ ਮੋਟਰਸਾਈਕਲ ਟਰੱਕ ਬੱਸ ਟ੍ਰੈਕਟਰ --

ਵਰਕ ਵੀ ਸਿੱਖ ਸਕਦੇ ਆ ਜਿਵੇਂ ਮੇਕਅਪ ਕਰਨਾ ਸਿੱਖ ਸਕਦੇ ਆ ਤੇ ਮੇਕਅਪ ਵੀ ਕਰਾ ਸਕਦੇ ਆਂ ਫੇਸ਼ੀਅਲ ਵੀ ਕਰਾ ਸਕਦੇ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਕੱਪੜਿਆਂ ਦੀ ਸ਼ੋਪ ਦਾ ਵਿਊ ਨਾਜ਼ਰ ਆ ਰਿਹਾ ਹੈ।

ਇਸ ਫੋਟੋ ਵਿੱਚ ਜਿਹੜਾ ਵਿਊ ਨਜਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਵਿਊ ਨਜਰ ਆ ਰਿਹਾ ਬਹੁਤ ਹੀ ਸੋਹਣਾ ਵਿਊ ਆ।

ਮਸ਼ੀਨਾਂ ਦੇ ਰੰਗ ਵੀ ਬੜੇ ਸੋਹਣੇ ਹੈਗੇ ਹੈਂ ਤੇ ਪਲੇਟਾਂ ਵੀ ਰੰਗਦਾਰ ਹੈਗੀਆਂ ਹੈਂ।

ਇਥੇ ਤੁਸੀਂ ਵਰਕ ਆਊਟ ਕਰ ਸਕਦੇ ਆ ਵੇਟ ਲੂਜ ਵੀ ਕਰ ਸਕਦੇ ਆ ਵੇਟ ਗੇਨ ਵੀ ਕਰ ਸਕਦੇ ਆ।

ਬਹੁਤ ਹੀ ਸੋਹਣਾ ਇੱਥੇ ਦਾ ਮਹੌਲ ਹੈਗਾ ਐ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਐ।

ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਇੱਕ ਦਫਤਰ ਦਾ ਵਿਊ ਨਜ਼ਰ ਆ ਰਿਹਾ ਆ ਦਫਤਰ ਹੈਗਾ ਆ ਨਗਰ ਪੰਚਾਇਤ ਬਿਲ ਦਾ।

ਜੋ ਅੰਦਰ ਦੇ ਵਿਚ ਹੈਗਾ ਹੈ ਤੁਸੀ ਇੱਥੇ ਵਿਜ਼ਿਟ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਕੰਮ ਹੈਗਾ ਹੈ ਤੁਸੀ ਇੱਥੇ ਆ ਸਕਦੇ ਹੋ।